ਅੱਜ ਮੇਰਾ ਤਾਂ ਵਿਆਹ ਵੀ ਨਹੀਂ ਹੋਣਾ, ਮੈਨੂੰ ਸਾਰੇ ਕਹਿੰਦੇ ਸੀ ਕਿ ਤੇਰਾ ਵਿਆਹ ਨਹੀਂ ਹੋਣਾ ਅਤੇ ਫੇਰ ਵੀ ਮੰਮਾ ਕਹਿੰਦੇ ਨਹੀਂ ਮੈਂ ਤੇਰਾ ਵਿਆਹ ਕਰਾ ਕੇ ਹੀ ਛੱਡਣਾ ਵਾ, ਅੱਜ ਦੋ ਤਿੰਨ ਸਾਲ ਮੇਰੇ ਵਿਆਹ ਨੂੰ ਹੋ ਗਏ, ਮੇਰੀ ਛੋਟੀ ਬੇਟੀ ਹੈਗੀ।

ਅਤੇ ਮੈਂ ਕੀਤਾ, ਅੱਜ ਬਹੁਤ ਵਧੀਆ ਆਪਣੀ life ਦੇ ਵਿੱਚ ਵਾਂ ਆਪਾਂ ਅਤੇ ਮੈ ਆਪਣਾ ਆਟੋ ਲਿਆ ਵਾ, ਉਹਦੀਆਂ ਕਿਸ਼ਤਾਂ ਉਤਾਰਦਾ ਵਾਂ, ਕੰਮ ਕਾਰ ਕਰਦਾ ਵਾਂ। ਅਤੇ ਬਹੁਤ ਵਧੀਆਂ ਮੈਂ ਰਹਿੰਦਾ, ਅੱਜ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਪਲ ਹੈਗੇ time ਹੈਗਾ second ਹੈਗੇ, ਬਹੁਤ ਵਧੀਆਂ ਮੈਂ ਚੱਲ ਰਿਹਾ ਵਾਂ। ਮੇਰਿਆਂ ਘਰ ਦਿਆਂ ਜ਼ਿੰਦਗੀ ਚ ਅਤੇ ਮੇਰੀ ਜ਼ਿੰਦਗੀ ਚ ਅੱਜ ਮੈਂ ਮਤਲਬ ਪੂਰਾ ਖੁਸ਼ ਹੈ ਹੈਗਾ ਵਾਂ।

ਅਤੇ ਹਾਂਜੀ ਏਦਾਂ ਕਰਕੇ ਮੈਂ ਡਿਆਂ ਦਾ ਚੱਲਣ, ਅੱਜ ਮੈਂ ਆਪਣੀਆਂ ਭੈਣਾਂ ਕੋਲ ਜਾਣਾ ਸੀ। ਉਹਨਾ ਕੋਲ ਚੱਲਾਂ ਸ਼ਾਮੀ। ਉਹਨਾ ਨੂੰ ਮਿਲਕੇ ਆਉਣਾ ਵਾ, ਛੋਟੇ ਬੱਚਿਆਂ ਨੂੰ ਮਿਲਕੇ ਆਉਣਾ, ਭੈਣਾਂ ਨੂੰ ਮਿਲਕੇ ਆਉਣਾ ਵਾ। ਜਵਾਈਆਂ ਨੂੰ ਮਿਲਕੇ ਆਉਣਾ ਵਾ, ਸਾਰਿਆਂ ਨੂੰ ਇੱਧਰ ਉੱਧਰ ਮੈਂ ਜਾਂਦਾ ਵਾ, ਆਪਣੇ ਕੰਮ ਕਾਰ ਤੇ ਮਗਨ ਰਹਿੰਦਾ ਵਾ, ਕਿਤੇ ਮੈਂ ਦੂਰ ਜਾਵਾਂ ਤਾਂ ਘਰ ਦੇ ਮਗਰ ਫੋਨ ਕਰਦੇ ਕਿੱਥੇ ਹੈ, ਕਿੱਥੇ ਹੈ, ਕਿੱਥੇ ਹੈ, ।

ਸਭ ਕੁੱਝ ਦਿੱਤਾ ਹੈਗਾ ਅਤੇ ਅੱਜ ਮੈਂ ਸਵਾਰੀ ਮਾਨੀ ਲੈ ਕੇ ਗਿਆ, ਉੱਥੋ ਉਹਨਾ ਨੂੰ ਕਿਹਾ ਮੈਂ ਬੱਸ ਸਟੈਂਡ ਤੋਂ ਅਹ ਚੁੱਕੀ ਅਤੇ ਉਹਨਾ ਨੇ ਕਿਹਾ ਮੈਂ ਪੰਜਾਹ ਰੁਪਏ ਦੇਣੇ ਆ। ਅਤੇ ਕਹਿੰਦੀ ਉੱਥੇ ਜਾ ਕੇ ਸਵਾਰੀ ਪਹਿਲਾਂ ਬਹਿ ਗਈ, ਉੱਥੇ ਜਾ ਕੇ ਕਹਿੰਦੀ ਮੈਂ ਨਹੀਂ ਤੀਹ ਦੇਣੇ, ਤੀਹ ਦੇਣੇ, ਤੀਹ ਦੇਣੇ। ਮੈਂ ਕਿਹਾ ਤੁਸੀਂ ਤੀਹ ਵੀ ਰੱਖ ਲਉ, ਕੋਈ ਗੱਲ ਨਹੀਂ ਮੈਨੂੰ ਨਹੀਂ ਚਾਹੀਦੇ ਹੈਗੇ, ਅਤੇ ਏਦਾਂ ਕਰਕੇ ਮੈਂ ਸੇਵਾ ਵੀ ਕਰਦਾ ਵਾਂ, ਕੋਈ ਮੈਨੂੰ ਬਜ਼ੁਰਗ ਟੱਕਰ ਜਾਂਦੇ ਆ, ਉਹਨਾ ਕੋਲੋਂ ਨਹੀਂ ਤੁਰਿਆਂ ਜਾਂਦਾ ਰਾਹ ਚ ਆਉਂਦੇ ਆਉਂਦੇ ਮੈਂ ਬਿਠਾ ਕੇ ਉਹਨਾ ਨੂੰ ਉਹਨਾ ਦੀ ਮੰਜ਼ਿਲ ਤੇ ਪਹੁੰਚਾ ਦਿੰਦਾ ਵਾ ਅਤੇ ਏਦਾਂ ਰੱਬ ਮੈਨੂੰ ਅੱਗੇ ਡਿਆ ਵਾ ਵਧਾਉਣ। ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਅੱਗੇ ਅੱਗੇ ਅੱਗੇ ਅੱਗੇ ਅੱਗੇ ਜਾਈ ਜਾਣ ਡਿਆਂ, ਜਾਈ ਜਾਣ ਡਿਆਂ ਵਾਂ, ਮੇਰੇ ਕੁੱਝ ਰਿਸ਼ਤੇਦਾਰ ਹੋ ਗਏ ਜਿਹੜੇ ਮੇਰੇ ਤੋਂ ਜਲਦੇ ਬੜੇ ਆ, ਬਈ ਇਹਨੇ ਅੱਜ ਆਟੋ ਕਾਹਦੇ ਲਈ ਲੈ ਲਿਆ, ਮੇਰਾ ਮਾਮੇ ਦਾ ਮੁੰਡਾ ਫੌਜੀ ਹੈਗਾ।

ਅਤੇ ਮਤਲਬ ਆਪਣਾ ਆਪੇ ਡੇ ਦੇ ਆ ਚਲਾਉਣ, ਇੱਧਰੋ ਮੈਂ ਜਾਂਦਾ ਵਾ ਅਤੇ route ਰੱਖੇ ਡੇ ਆ ਮੈਂ ਦੀਨਾਨਗਰ ਜਾਂਦਾ ਵਾ, ਦੀਨਨਗਰੋਂ ਜਾਂਦਾ ਵਾ ਸਰਨੇ, ਸ਼ਰਨਿਉਂ ਫੇਰ ਵਾਪਸ ਆਉਂਦਾ ਮੈਂ, ਹੌਲੀ ਹੌਲੀ ਹੌਲੀ ਹੌਲੀ ਸਾਰੇ ਸ਼ਹਿਰ ਚ ਆਟੋ ਘੁੰਮਾਉਂਦਾ ਵਾ ਅਤੇ ਸਾਰਾ ਕੁ ਸਾਰਾ ਕੁੱਝ ਸਹੀ ਹੋ ਗਿਆ ਤਾਂ ਰੱਬ ਨੇ ਅੱਜ ਸਭ ਕੁੱਝ ਸਹੀ ਕੀਤਾ ਦਾ ਵਾ, ਮੈਂ ਧਾਰੀਵਾਲ ਨੂੰ ਚੱਲਦਾ ਵਾ, ਪਠਾਨਕੋਟ ਨੂੰ ਵੀ ਚੱਲਦਾ ਵਾ। ਆਪਣੇ ਲਾਗੇ ਸਾਗੇ ਜਿਹੜੇ ਪਿੰਡ ਵਾ ਨਿੱਕੇ ਨਿੱਕੇ ਉਹਨਾ ਪਿੰਡਾਂ ਦੇ ਵਿੱਚ ਮੈਂ ਜਾਂਦਾ ਵਾ, ਆਪਣਾ ਕੰਮ ਕਾਰ ਕਰਨਾ ਅਤੇ ਬਹੁਤ ਵਧੀਆ ਰਹਿੰਦਾ ਵਾ ਅਤੇ ਅੱਜ ਮੈਨੂੰ ਮਾਲਕ ਨੇ ਮੇਰੀ ਜ਼ਿੰਦਗੀ ਚ ਖੁਸ਼ ਰੱਖਿਆ ਹੈਗਾ। ਅੱਜ ਜਿੰਨਾ ਮੈਂ ਖੁਸ਼ ਹਾਂ ਕੋਈ ਖੁਸ਼ ਨਹੀਂ ਹੈਗਾ ਅਤੇ ਫੇਰ ਮਾਲਕ ਨੇ ਹੁਣ ਅੱਗੇ ਅੱਗੇ ਅੱਗੇ ਅੱਗੇ ਅੱਗੇ ਅੱਗੇ ਵਧਾਈ ਜਾਣ ਡੇ ਆ ਅਤੇ ਮੈਂ ਅੱਗੇ ਅੱਗੇ ਅੱਗੇ ਅੱਗੇ ਜਾਈ ਜਾਣ ਡਿਆ ਵਾ।

ਅਤੇ ਮੈਂ ਚਾਰ ਪੰਜ ਸੌ ਰੁਪਇਆ ਬਣਾ ਲੈਂਦਾ ਵਾ ਰੋਜ਼, ਉਹਦੇ ਵਿੱਚ ਘਰ ਦਾ ਗੁਜ਼ਾਰਾ ਚੱਲਦਾ ਵਾ, ਬੇਟੀ ਦਾ ਦੁੱਧ ਵੀ ਆਉਂਦਾ ਵਾ ਅਤੇ ਸਾਰਾ ਮਤਲਬ system ਕਰਕੇ ਵਧੀਆ ਰਹੀ ਦਾ ਵਾ ਆਪਾਂ, ਅਤੇ ਬਾਕੀ ਜਿਹੜੇ ਮੇਰੇ ਪੁਰਾਣੇ ਯਾਰ ਦੋਸਤ ਸੀ ਉਹ ਮੈਂ ਸਾਰੇ ਛੱਡ ਦਿੱਤੇ ਆ, ਹੋ ਸਕਦਾ ਏਦਾਂ ਮੇਰੇ ਅੱਧੇ ਰਿਸ਼ਤੇਦਾਰ ਵੀ ਛੁਡੋ ਦੇ ਗੇ ਆ, ਮੇਰਾ ਚਾਚਾ ਵੀ ਛੁਡੋ ਗਿਆ ਦਾ ਵਾ, ਸਕਾ ਤਾਇਆ ਵੀ ਛੁਡੋ ਗਿਆ ਦਾ ਵਾ। ਸਾਰੇ ਛੁਡੋ ਦੇ ਗਏ ਦੇ, ਅੱਜ ਮੈਂ ਮੇਰੀ ਬੱਚੀ, ਮੇਰੀ wife ਨਾਲ ਦੀ ਅਤੇ ਮੇਰੀ ਮੰਮੀ ਆਪਾਂ ਬਹੁਤ ਖੁਸ਼ ਹਾਂ। ਆਪਣੀ life ਦੇ ਵਿੱਚ ਅਤੇ ਮਾਲਕ ਨੇ ਮੈਨੂੰ ਅਗਾਂਹ ਵਧਾਇਆ ਹੈਗਾ ਵਾ, ਅਗਾਂਹ ਤੋ ਅਗਾਂਹ ਵਧਾਈ ਜਾਂਦਾ ਵਾ। ਕਿਉਂਕਿ ਮੈਂ ਕਿਸੇ ਦਾ ਬੁਰਾ ਨਹੀਂ ਸੋਚਦਾ, ਜਦੋਂ ਮੈੰ ਬੁਰਾ ਸੋਚਾਂਗਾਂ ਅਤੇ ਮੈਂਨੂੰ ਨਾਲ ਹੀ ਮਾਲਕ ਸਜ਼ਾ ਦੇ ਦਿੰਦਾ ਵਾ ਅਤੇ ਇਸ ਕਰਕੇ ਅੱਜ ਮੈਂ ਆਪਣੀ ਲੀਹ ਦੇ ਉੱਤੇ ਚੜ੍ਹਿਆ ਦਾ ਵਾ ਅਤੇ ਮੇਰੇ ਪਾਪਾ ਸੀਗੇ, ਪਾਪਾ ਪਹਿਲੇ ਕੰਮ ਕਰ ਲੈਂਦੇ ਸੀਗੇ।

ਜੈ ਜੂਨੀ ਅਤੇ PGI ਤੱਕ ਵਿਖਾ ਲਿਆ ਪਰ ਨਹੀਂ ਬਚੇ, ਬਹੁਤ ਸਾਰਾ ਪੈਸਾ ਸਾਡਾ waste ਹੋਇਆ ਅਤੇ ਅੱਜ ਮਾਲਕ ਨੇ ਮੈਨੂੰ ਚੁਣ ਕੇ ਰੱਖਿਆ ਵਾ, ਸਭ ਨੂੰ ਨਮਸਕਾਰ।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

Hello

ਹਾਂਜੀ ਜੀ ਅੱਪਾ ਵੀ ਵਧੀਆ ਹੋਰ ਜੀ ਘਰ ਪਰਿਵਾਰ ਕਿਦਾ ਸੀ ਵਧੀਆ ਜੀ ਵਧੀਆ ਸੱਬ ਬੋਹੋਤ ਵਧੀਆ ਹੈ ਜੀ ਠੀਕ ਆ ਜੀ ਹੋਰ ਤੁਸੀਂ ਕਿ ਕਰਦੇ ਪਏ ਬਸ ਵੇਹਲੇ ਬੈਠੇ ਸੀਗੇ ਜੀ

ਜਰੂਰ ਜੀ ਜਰੂਰ ਕਰੋ ਜੀ ਹਾਂਜੀ ਇੱਟਲੀ ਬਾਰੇ ਦਸੋ ਜੀ ਇੱਟਲੀ ਯੂਪਰ ਦਾ ਇਕ ਦੇਸ਼ ਹੈ ਇਸ ਦੀ ਰਾਜਧਾਨੀ ਰੋਮ ਹੈ ਇੱਟਲੀ ਦੇ ਉੱਤਰ ਵਿਚ ਐਲਪ ਐਲਪ ਪਰਵਤ ਲੜੀ ਹੈ ਜਿਸ ਵਿਚ France Switzerland Australia ਅਤੇ swell ਅਹ solo win slovenia ਦੇਸ਼ ਸ਼ਾਮਿਲ ਹਨ

ਦੇ ਦੋ ਸਭ ਤੋਂ ਵੱਡੇ ਟਾਪੂ ਹਨ ਇੱਟਲੀ ਤੇ ਹੀ ਅੰਗ ਹਨ ਅਤੇ ਸੈਨ ਮਰੀਨੋ ਇੱਟਲੀ ਨਾਲ ਘਿਰੇ ਹੋਏ ਦੋ ਆਜ਼ਾਦ ਦੇਸ਼ ਹਨ

ਆਧੁਨਿਕ ਇੱਟਲੀ eighteen sixteen one ਵਿਚ ਰਾਜ ਦੇ ਰੂਪੰ ਵਿਚ ਸੰਗਠਿਤ ਹੋਇਆ ਸੀ ਦੇਸ਼ ਦੀ ਤਰੱਕੀ ਸਮਾਜਿਕ ਸੰਗਠਨ ਅਤੇ ਰਾਜਨੀਤਿਕ ਉਥਲ -ਪੁਥਲ ਇਟਲੀ ਦੇ ਢਾਈਸੋ ਸਾਲ ਦੇ ਇਤਿਹਾਸ ਜੁੜਿਆ ਹੈ

ਇੱਟਲੀ ਦੀ ਰਾਜਧਾਨੀ ਰੋਮ ਪ੍ਰਾਚੀਨਕਾਲ ਦੇ ਇਕ ਸ਼ਕਤੀ ਅਤੇ ਪ੍ਰਭਾਵ ਵਲੋਂ ਸੰਪਨ ਰੋਮ

ਸੀ ਦੇਸ਼ ਦਾ ਖੇਤਰ ਖੇਤਰਫਲ ਤਿੰਨ ਲੱਖ ਵਰਗਾ ਤਿੰਨ ਲੱਖ ਵਰਗਾ ਕਿਲੋਮੀਟਰ ਦੇ ਆਸ ਪਾਸ ਹੈ Nineteen zero nine ਵਿਚ ਇਥੇ ਦੀ ਸਰਕਾਰ ਦੇ ਸਿਖਰ ਤੇ ਅੱਧਅਧਿਕਾਰੀਆਂ ਵਿਚ ਭ੍ਰਿਸ਼ਟਾਚਾਰ ਦਾ ਪਰਦਾ ਫਾਸ਼ ਹੋਇਆ ਜਿਸ ਦੇ ਬਾਦ ਇਥੇ ਦੀ ਰਾਜਨੀਤਿਕ ਸਤਾ ਅਤੇ ਪ੍ਰਸ਼ਾਸ਼ਨ ਵਿਚ ਕਈ ਬਦਲਾਵ ਆਏ ਹਨ ਹਾਂਜੀ ਜੀ ਇੱਟਲੀ ਤੋਂ ਉਪਗ੍ਰਹਿ ਦੁਆਰਾ ਲਿਆ ਗਿਆ ਚਿੱਤਰ

Australia ਵਿਚ Four three zero ਕਿਲੋਮੀਟਰ Selonia ਵਿਚ Two thirty two ਕਿਲੋਮੀਟਰ ਅਤੇ Switzerland ਨਾਲ ਲੱਗਦੀ ਹੈ

ਵਿਚ ਬੋਹੋਤ ਜ਼ਿਆਦਾ ਬਦਲਾਵ ਪਾਇਆ ਜਾਂਦਾ ਹੈ ਉਦਾਹਰਣ ਲਈ ਟਿਊਰੀਨ ਮਿਲਾਨ ਜਿਵੇ ਸੇਹਰਾ ਦੀ ਜਲਵਾਯੂ ਨੂੰ ਮਹਾ ਦਿਵੀਪੀਏ ਆਦਰ ਜਾ ਮਹਾਦੀਪੀਏ ਜਲਵਾਯੂ ਦੀ ਸ਼੍ਰੇਣੀ ਵਿਚ ਰਖ੍ਯਾ ਜਾ ਸਕਦਾ ਹਾਂਜੀ ਜੀ

ਜੋ ਜੋ ਭੂਮੀ ਆਦਿ ਆਪ ਦੇ ਵਿਚਕਾਰ ਵਿਚ ਸਥਿਤ ਹੈ ਪ੍ਰਾਯਦੀਪ ਦੇ ਪਚਿੱਮ ਦੱਖਣ ਅਤੇ ਪੂਰਵ ਵਿਚ ਧਰਮਸ਼

ਸਾਗਰ ਹਨ ਅਤੇ ਜਵਾਬ ਵਿਚ ਆਲਪਸ ਪਹਾੜ ਦੀ ਸ਼੍ਰੇਣੀਆਂ ਫੈਲੀਆਂ ਹੋਈਆਂ ਹਨ ਥਿਮਲੀ ਸ਼ਿਸ਼ਕਲੀ ਸਾਵਧਾਨੀਆਂ ਅਤੇ ਫਾਰਸਿਕ ਜੋ ਫਰਾਂਸ ਦੇ ਅਧਿਕਾਰ ਵਿਚ ਹਨ ਇਥੇ ਤਿੰਨ ਵੱਡੇ ਟਾਪੂ ਸਾਗਰ ਵਿਚ ਸਥਿਤ ਹੋਰ ਟਾਪੂ ਵਾਂਦੇ ਸਮੁਦਾਇ ਵਟਾਈ ਇੱਟਲੀ ਵਲੋਂ ਜੁੜੇ ਜੁੜਿਆ ਹਨ

ਹਾਂਜੀ ਜੀ ਕੁਦਰਤੀ ਹਾਲਤ

ਅਤੇ ਨਾਈਇਨ ਪਹਾੜ ਦ੍ਰਿਸ਼ ਰੰਗ ਲਾਵਾਂ ਫੈਲੀ ਹੋਈਆਂ ਹਨ ਅਤੇ ਨਾਈਇਨ ਪਹਾੜ ਜਲੋਆਂ ਅਤੇ ਨਿਸ ਵਨੇਗਰਾ ਦੇ ਵਿਚਕਾਰ ਵਲੋਂ ਆਰੰਭ ਹੋ ਕੇ ਦੱਖਣ ਪੂਰਵ ਦਿਸ ਵਿਚ

ਕੁਦਰਤੀ ਭੁਰਚਨਾ ਦੀ ਨਜ਼ਰ ਵਲੋਂ ਇੱਟਲੀ ਨੀਚੇ ਲਿਖੇ ਚਾਰ ਭਜਿਆ ਵਿਚ ਬਾੰਟਾ ਜਾ ਸਕਦਾ ਹੈ ਹਾਂਜੀ ਜੀ ਦਸੋ ਹਾਂਜੀ ਜੀ ਕੁਦਰਤੀ ਹਾਲਤ ਇੱਟਲੀ ਬਹਾਰ ਸਬੰਧੀ ਦੇਸ਼ਾਂ ਦੇ ਦੱਖਣੀ ਉਤਰ ਵਿਚ ਆਲਪਸ ਪਹਾੜ ਅਤੇ ਵਿਚਾਲਕ ਵਿਚ ਰੀੜ੍ਹ ਦੀ ਭਾਂਤਿ ਅਪਣਾਏ ਪਹਾੜ ਦਿਸ਼ਕ ਵਾਂਗ ਫੈਲੀਆਂ ਹੋਈਆਂ ਹਨ ਅਪ੍ਨਾਇਕ ਪਹਾੜ ਜਿਹੜੀਆਂ ਅਤੇ ਨਿਤ ਨਿਹੰਗਾਂ ਦੇ ਵਿਚਕਾਰ ਵਲੋਂ ਆਰੰਭ ਹੋ ਕੇ ਦੱਖਣ ਪੂਰਵ ਦਿਸ਼ਾ ਵਿਚ Adriactic

ਸਮੁੰਦਰ ਤੱਟ ਤਕ ਚਲ ਚਲਾ ਗਿਆ ਹੈ ਆਲਪਸ ਦੀ ਦੱਖਣ ਢਾਲ ਜੀ ਇੱਟਲੀ ਦੇ ਜਵਾਬ ਵਿਚ ਸਥਿਤ ਹੈ ਉਹ ਅਤੇ ਵੇਨਿਸ ਦਾ ਮੈਦਾਨ

ਸ਼ਿਸ਼ਲੀ ਵੀ ਸਮਿਲਿਤ ਹੈ ਇਸ ਸੰਪੂਰਨ ਭਾਗ ਵਿਚ ਅਫ਼ੋਨਾਈਇਨ ਪਰਵਤ ਸ਼੍ਰੇਣੀ ਅਤਿ ਪ੍ਰਮੁੱਖ ਹਨ ਸਾਡੀਆਂ ਕਾਰਤੀਕਾ ਅਤੇ ਹੋਰ ਦਬੀ ਸਪੁ ਫਾਸਮੁਹੋ ਪਰ ਬਨਸਪਤੀ ਜਲਵਾਯੂ ਅਤੇ ਕੁਦਰਤੀ ਨਜ਼ਰ ਵਲੋਂ ਇਕ ਪ੍ਰਾਯਦੀਪ ਤਿੰਨ ਭਿਜੀਆਂ ਵਿਚ ਵੰਡਾਂ ਜਾ ਸਕਦਾ ਹੈ ਉਤਰੀ ਇੱਟਲੀ ਦੋ ਵਿਚਕਾਈ ਇੱਟਲੀ ਤਿੰਨ ਦੱਖਣ ਹਾਂਜੀ ਜੀ ਉਤਰੀ ਇੱਟਲੀ ਇਹ ਇੱਟਲੀ ਦਾ ਸਭ ਤੋਂ ਸੰਘਣਾ ਬਸਿਆ ਹੋਇਆ ਮੈਦਾਨੀ ਭਾਗ ਹੈ ਜੋ ਤੁਰੀਏ ਕਾਲ ਵਿਚ ਸਮੁੰਦਰ ਦੀ ਬਾਦ ਵਿਚ ਨਦੀਆਂ ਦੀ ਲਿਆਈ ਹੋਈ ਮਿੱਟੀ ਵਲੋਂ ਬਣਿਆ ਇਹ ਮੈਦਾਨ ਦੇਸ਼ ਦੇ ਸਤਾਰਵੇਂ ਪ੍ਰਸਿਥੀ ਘੁੰਮੀ ਘੇਰੇ ਹੋਏ ਹੈ ਜਿਸ ਵਿਚ ਚਾਵਲ ਸ਼ਹਿਤੂਤ ਤੇ ਪਸ਼ੂਆਂ ਲਈ ਚਾਰਾਂ ਬਹੁਤਾਤ ਵਲੋਂ ਪੈਦਾ ਹੁੰਦਾ ਹੈ ਜੋਆਹ ਵਿਚ ਆਲਪਸ ਪਹਾੜ ਦੀ ਢਾਲ ਅਤੇ ਪਹਾੜੀਆਂ ਹਨ ਜਿੰਨ ਪਰ ਚਾਰਾਗਾਹ ਜੰਗਲ ਅਤੇ ਸਿੜ੍ਹੀਨੁਮਾ ਖੇਤ ਹਨ ਪਹਾੜਬੰਦੀ ਪਹਾੜ ਦੀ ਕੁਦਰਤੀ ਸ਼ੋਭਾ ਕੁਝ ਝੀਲਾਂ ਅਤੇ ਨਦੀਆਂ ਵਲੋਂ ਬੋਹੋਤ ਵੱਧ ਗਈ ਹੈ ਉਤਰੀ ਇੱਟਲੀ ਦਾ ਭੂਗੋਲਿਕ ਵਰਨਣ ਪੋਹ ਨਦੀ ਦੇ ਮਾਧਿਅਮ ਇਹ ਹੀ ਕੀਤਾ ਜਾ ਸਕਦਾ ਹੈ ਪੋਹ ਨਦੀ ਇਕ ਪਹਾੜੀ ਸੋਦੇ ਦੇ ਰੂਪ ਵਿਚ ਮਾਉੰਟ ਵਿਜੋ ਪਹਾੜ ਉਚਾਈ ਛੇ ਹਜ਼ਾਰ ਘੁਟਮ ਵਲੋਂ ਨਿਕਲੇ ਵੀਹ ਮੀਲ ਰੁੜ੍ਹਨ ਦੇ ਬਾਦ ਸਹੇਲੂਜਾ ਦੇ ਮੈਦਾਨ ਵਿਚ ਪ੍ਰਵੇਸ਼ ਕਰਦੀ ਹੈ ਸੋਸ਼ੇਆਂ ਨਦੀ ਦੇ ਸੰਗਮ ਵਲੋਂ ਤਿੰਨ ਸੌ ਤੇ ਸੈਂਤੀ ਮੀਲ ਤਕ

ਆਲਪਸ ਪਹਾੜਾਂ ਤੇ Apennies ਵਲੋਂ ਨਿਕਲਨੇਵੀ ਪੋਹ ਦੀ ਮੁਖ ਸਹਾਇਕ ਨਦੀਆ ਕ੍ਰਮਨੁਸਾਰ ਤਿਨੇਸਰੋਅਦਾ ਯੋਗਲਿਓ ਅਤੇ ਮਿਸਿਓ ਅਤੇ ਤੇਨਾਰੋ ਟੇਵਿਆਂਤਾਰੋ ਸੇਚਿਆਂ ਤੇ ਪ੍ਰਨਾਰੋ ਹਨ ਟਾਇਬਰ ਦੋ ਸੌ ਚੁਤਾਲੀ ਮੀਲ ਅਤੇ ਏਡਸ ਦੋ ਸੌ ਵੀਹ ਮੀਲ ਇੱਟਲੀ ਦੀ ਦੂਜੀ ਅਤੇ ਤਿੱਜੀ ਸਭ ਤੋਂ ਵਧੀਆ ਵੱਡੀਆਂ ਨਦੀਆਂ ਹਨ ਇਹ ਆਰੰਭ ਵਿਚ ਸੰਕਰੀਏ ਅਤੇ ਪਹਾੜੀ ਹਨ ਪਰ ਮੈਦਾਨ ਭਾਗ ਵਿਚ ਇਹਨਾਂ ਦਾ ਵਿਸਥਾਰ ਵੱਧ ਜਾਂਦਾ ਹੈ ਵਿਸਥਾਰ ਵੱਧ ਜਾਂਦਾ ਹੈ ਅਤੇ ਹੜ੍ਹ ਆਉਂਦੀ ਹੈ ਇਹ ਸਾਰੇ ਨਦੀਆਂ ਸਿੰਚਾਈ ਅਤੇ ਬਿਜਲੀ ਉਤਪਾਦਨ ਦੇ ਨਜ਼ਰ ਵਲੋਂ ਪਰਮ ਲਾਭਦਾਇਕ ਹਨ ਪਰ ਆਵਾਜਾਈ ਲਈ ਅਨਉਪਯੋਗਿਤ ਆਲਪਸ ਸਪਨੇਸ ਨਾਇੰਜ ਅਤੇ ਇਹ ਸਾਗਰ ਦੇ ਵਿਚਕਾਰੇ ਵਿਚ ਸਥਿਤ ਇਕ ਸੰਕੁੜਾ ਸਮੁੰਦਰੀ ਤੱਟੀਏ ਮੈਦਾਨ ਹੈ ਉੱਤਰੀ ਭਾਗ ਵਿਚ ਪਹਾੜੀ ਪਹਾੜ ਸੰਬੰਧਿਤ ਅਲਾਂਨ ਤੇ ਮੁਲਵਾਂਨ ਫਲ ਜਿਵੇ ਜੈਤੂਨ

ਜ਼ਿਆਦਾ ਉਚਾਓ ਉਤੇ ਜੰਗਲ ਹਨ ਵਿਚਕਾਰ ਇੱਟਲੀ ਵਿਚਕਾਰ ਇੱਟਲੀ ਦੇ ਵਿਚ ਅਪਣਾਏ ਪਹਾੜ ਜਵਾਹ ਜਵਾਹ ਪੂਰਵ ਵਲੋਂ ਦੱਖਣ ਪੱਛਮ ਦੀ ਦਸ਼ਾ ਵਿਚ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 ਧੰਨਵਾਦ ਜੀ ਤੁਹਾਡਾ ਵੀ ਬੋਹੋਤ ਬੋਹੋਤ ਧੰਨਵਾਦ ਜੀ ਹੈਲੋ।

ਵਧੀਆ ਵਧੀਆ ਮੈਂ ਕਿਹਾ ਲਾਮੇ ਦੀ ਗੱਲ ਕਰਨ ਦੇ ਓ ਫੇਰ ਅਹੀ ਵੀ ਆਨੇ ਆ ਭਾਏ ਅਹੀ ਕਿਉਂ ਨਾ ਹੋਈਏ ਏਹ ਕੰਮ ਗਲਤ ਵਾ।

ਉਦਾ ਫੈਨ ਐ ਕਿੱਡ ਕਿੱਡ ਕਰਾਓ। ਉਹ ਨੀ ਚੱਕਰ ਬਣਿਆ ਚੱਕਰ ਦੱਸਾਂ ਕੀ ਐ ਪੀ ਉਹ ਬੰਦਾ ਬੈਠਾ ਹੁੰਦਾ ਰਾਹ ਚ ਉਹ ਰਾਹ ਚ ਬੈਠਾ ਹੁੰਦਾ ਤੇ ਏਦਾ ਜਦੋਂ ਕਿਤੇ ਲੱਗਾ ਹੁੰਦਾ ਨਾ ਸ਼ਾਮਾ ਨੂੰ ਸਾਡੇ ਕ ਤਿੰਨ ਵਜੇ ਪੈੱਗ ਪੁੱਗ। ਤੇ ਉਹ ਬੰਦਾ ਆਂਦਾ ਪੀ ਹੀ ਕਿ ਏਹ ਮੈਨੂੰ ਮਗਰੋਂ ਦੀ ਆਣ ਕੇ ਧੱਫੇ ਮਾਰਦਾ ਲੱਕ ਚ ਤੇ ਆਂਦਾ ਮੈਂ ਸਿਆਣਾ ਪਿਆਣਾ ਵਾ ਤੇ ਆਂਦਾ ਚੰਗਾ ਨੀ ਲੱਗਦਾ ਐਵੇਂ ਕੋਈ ਲੜਾਈ ਹੋਊਗੀ ਮੇਰੇ ਘਰਦੇ ਕਹਿੰਦਾ ਮੈਨੂੰ ਅੱਗੇ ਨੀ ਆਣ ਦਿਂਦੇ। ਤੁਹੀਂ ਕਹਿਣਾ ਵਾ ਉਹ ਤੇ ਤੈਨੂੰ ਸਾਬਾਸ਼ੀ ਦਿੰਦਾ ਵਾ ਚੰਗਾ ਮਤਲਬ ਤੂੰ ਚੇਲਾ ਰੱਖਿਆ ਵਾ। ਨਹੀਂ ਨਹੀਂ ਉਹ ਤੈਨੂੰ ਮੈਂ ਵੀਡੀਉ ਵਖਾਲੀ ਹੀ ਓਦਨ ਜੇੜੀ ਜਿਦਨ ਬੋਲਣ ਦਿਆ ਹੀ ਬੜੀ ਉੱਚੀ ਉੱਚੀ ਤੇ ਏਦੀ ਮੈਂ ਗੱਲ ਕਰਾਈ ਪੀ ਆਹ ਦੇਖਲਾ ਕੈਨ ਦਿਆ ਆਪਣੇ ਮੂੰਹੋਂ।

ਤੈਨੂੰ ਨੀ ਵਖਾਲੀ ਗੋਲਡੀ ਨੂੰ ਨੀ ਵਖਾਲੀ ਸ਼ਾਲੂ ਨੂੰ ਸ਼ਾਮਾ ਨੂੰ।

ਆਹੋ ਜਿੱਥੇ ਕੈਣ ਦਿਆ ਪੀ ਮੈਂ ਯਾਰ ਸਿਆਣਾ ਪਿਆਣਾ ਬੰਦਾ ਵਾ ਮੇਰੇ ਲਾਗੇ ਐ ਲਾਗੇ ਆਣ ਕੇ।

ਆਹੋ ਆਹੋ ਹਾਂ ਤੇ ਉਹ ਆਂਦਾ ਪੀ ਹਾਡੇ ਕੋਲ ਮੁੜਕੇ ਜੇੜੇ ਮੇਰੇ ਪੋਤਰੇ ਐ ਛੇ-ਛੇ, ਸੱਤ-ਸੱਤ ਫੁੱਟ ਤੋਂ ਕੋਈ ਵੀ ਨੀ ਘੱਟ ਤੇ ਮੁੜਕੇ ਏਹ ਗੱਲ ਨਾ ਹੋਵੇ ਪੀ ਲਾਲਾ ਲਾਲਾ ਹੋਏ ਤੇ।

ਹੈ। ਆਹੋ ਜੇ ਮੋਢਿਆਂ ਤੇ ਚੱਕਿਆ ਹੋਵੇ ਫੇਰ ਪੰਜ ਫੁੱਟ ਹੋ ਹੀ ਜਾਂਦੀ ਦੋਵਾਂ ਦੀ।

ਕੱਦ ਕਾਟ, ਕੱਦ ਕਾਟ ਚੰਗਾ ਕੱਡਿਆ ਵਾ।

ਪਿੰਡ ਗੱਡੀ ਆਈ ਹੀ ਤੇ ਓਦਨ ਏਹ ਲੱਭੇ ਨੀ ਫੇਰ ਜਿਦਨ ਸਰਕਸ਼ ਆਲੇ ਆਏ ਹੀ।

ਆਏ ਨੀ ਸਰਕਸ ਆਲੇ ਇਨਾਂ ਨੂੰ ਲੱਭਦੇ ਫਿਰਦੇ ਹੀ।

ਔਰ ਉਹ ਰੈਸ਼ਲਿੰਗ ਤੇ ਚਾਹੀਦੇ ਹੁੰਦੇ ਐ।